ਤੇ ਪਿੱਛੇ ਬੱਦਲ ਕਾਫੀ ਵਧੀਆ ਹਨ ਜੋ ਕਿ ਬਲੂ ਕਲਰ ਦੇ ਹਨ।

ਬਹੁਤ ਵਧੀਆ ਬੱਦਲ ਹਨ ਤੇ ਕਾਫੀ ਵੱਡਾ ਮੈਦਾਨ ਹੈ ਜਿੱਥੇ ਗਏ--

ਇੱਕ ਇੱਥੇ ਇੱਕ ਫੋਟੋ ਹੈ ਜਿੱਥੇ ਕਿ ਬਹੁਤ ਵਧੀਆ ਵਿਊ ਆ ਰਿਹਾ ਹੈ ਤੇ ਇੱਥੇ--

ਇਹ ਇੱਕ ਰਾਤ ਦੀ ਫੋਟੋ ਹੈ ਤੇ ਇਥੇ ਲੋਹਾ ਬਹੁਤ ਸਾਰਾ ਪਿਆ ਹੋਇਆ--

ਏਹ ਇੱਕ ਫੋਟੋ ਹੈ ਜਿੱਥੇ ਕੀ ਬਹੁਤ ਵਧੀਆ ਵਿਊ ਆ ਰਿਹਾ ਹੈ ਤੇ ਇੱਥੇ ਕਾਫੀ ਵੱਡੀ ਜਗ੍ਹਾ ਹੈ ਜਿੱਥੇ ਕਿ ਬਹੁਤ ਸਾਰਾ--

ਤੇ ਇੱਕ ਕੁੜੀ ਖਲੋਤੀ ਹੈ ਤੇ ਇੱਕ ਮੈਡਮ ਕੁਝ ਬੋਲ ੜਹੀ ਹੈ।

ਕਾਫੀ ਵੱਡੀ ਜਗਾਹ ਹੈ ਜਿੱਥੇ ਕੀ ਬਹੁਤ ਸਾਰੇ ਦਰੱਖਤ ਵੀ ਹਨ।

ਜਿੱਥੇ ਕਿ ਕਾਫੀ ਜਿਆਦਾ ਲਾਈਟਸ ਹਨ ਤੇ ਇਥੇ--

ਤੇ ਇਥੇ ਕਾਫੀ ਵਧੀਆ ਲਾਈਟਨਿੰਗ ਆ ਰਹੀ ਹੈ ਜਿੱਥੇ ਕਿ ਬਹੁਤ ਸਾਰੇ--

ਤੇ ਇੱਥੇ ਕਾਫੀ ਵਧੀਆ ਵਿਊ ਆ ਰਿਹਾ ਹੈ ਤੇ ਇੱਥੇ ਕਾਫੀ ਜਗਾ ਪਾਣੀ ਵੀ ਹੈ ਇੱਥੇ ਕਾਫੀ ਜਿਆਦਾ ਦਰਖਤ ਵੀ ਹਨ।

ਤੇ ਪਾਣੀ ਦੇ ਵਿੱਚ ਇੱਕ ਮਸ਼ੀਨ ਵੀ ਹੈ ਜੋ ਕੀ ਬ੍ਲੂ ਤੇ ਯੇਲੋ ਕਲਰ ਦੀ ਹੈ।

ਜੋ ਕਿ ਸਾਰੇ ਕਾਲੇ ਰੰਗ ਦੇ ਹਨ ਤੇ ਇੱਥੇ ਇੱਕ ਗੁਫ਼ਾ ਹੈ ਜਿਹਦੇ ਅੰਦਰੋਂ ਏਹ ਬਾਹਰ ਆ--

ਇਥੇ ਜੀ ਬਹੁਤ ਵਧੀਆ ਵਿਊ ਆ ਰਿਹਾ ਹੈ ਤੇ ਇੱਥੇ ਕਾਫੀ ਵੱਡੀ ਜਗਾ ਹੈ।

ਤੇ ਇੱਥੇ ਕਾਫੀ ਵਧੀਆ ਵਿਊ ਹੈ ਤੇ ਇੱਥੇ ਕਾਫੀ ਜਿਆਦਾ ਲਾਈਟਾਂ ਹਨ ਜੋ ਕਿ ਬਹੁਤ ਸੋਹਣੀਆਂ ਲੱਗ ਰਹੀਆਂ ਹਨ।

ਪੀਛੇ ਕਾਫੀ ਜਿਆਦਾ ਦਰਖਤ ਵੀ ਹਨ ਤੇ ਇਥੇ ਕਾਫੀ ਵੱਡੇ ਪਹਾੜ ਵੀ ਹਨ ਤੇ--